ਆਪਾਂ ਚਾਵਲ ਭਿਓਂ ਕੇ

quantity ਐ ਮੈਨੂੰ ਦੱਸੋਗੇ ਲਿਖਾਓੰਗੇ ਜਰਾ ਕ

ਬਿਲਕੁਲ ਆਪਾਂ ਜਿਵੇਂ ਅਮ ਚਾਵਲ ਲੈਲੋ ਹਨਾ ਇੱਕ ਕੋਲੀ ਅਤੇ ਮਹਾਂ ਦੀ ਦਾਲ ਲੈਣੀ ਆ ਹਮ

ਹਾਂਜੀ ਹਾਂ ਫ਼ੇਰ ਉਹ ਦੋਨਾ ਨੂੰ ਜਿਵੇਂ ਹੁਣ ਆਪਾਂ ਸਵੇਰੇ breakfast ਚ ਭੇਜਣਾ ਹਨਾ ਬੱਚੇ ਨੂੰ ਦੇਣਾ ਜਾਂ ਆਪਾਂ ਘਰ ਦੇ ਵਿੱਚ ਕਰਨਾ

ਰਾਤ ਨੂੰ ਫ਼ੇਰ ਆਪਾਂ ਭਿਓਂ ਕੇ ਰੱਖ ਦੋ ਇਹਨਾ ਦੋਨਾ ਨੂੰ ਚੰਗੀ ਤਰ੍ਹਾਂ ਪਾਣੀ ਦੇ ਵਿੱਚ ਉਹ ਕਰਕੇ ਫ਼ੇਰ ਇਹਨਾ ਨੂੰ ਭਿਓਂ ਕੇ ਰੱਖਣਾ ਸਾਰੀ ਰਾਤ

ਤੇ ਦੋਨਾ ਨੂੰ ਮਗਰ ਇਹ ਨਾ ਫਿਰ ਅਲੱਗ ਅਲੱਗ ਭਿਓਂ ਕੇ ਨਾ grind ਵੀ ਕਰਨੀਆ ਨੇ

ਆਪਾਂ ਦੋਨਾ ਨੂੰ ਕੱਠੀ ਭਿਓਨੀ ਆਂ ਜਾਂ ਅਲੱਗ ਅਲੱਗ ਉਹਨਾ ਚ ਭਿਉਣੀ ਹੈ ਨਹੀਂ ਨਹੀਂ ਅਲੱਗ ਭਿਉਣੀ ਆਂ ਆਪਾਂ

ਹਾਂਜੀ ਫ਼ੇਰ ਇਹਦਾ paste ਬਣਾਉਣਾ ਨਾ ਹਾਂਜੀ ਹਾਂਜੀ ਫ਼ੇਰ ਇੱਕਠੀਆਂ ਨੂੰ grind ਕਰਨਾ ਆਪਾਂ ਨਹੀਂ ਨਹੀਂ ਉਹ ਵੀ ਅਲੱਗ ਹੀ ਕਰਨਾ ਅੱਛਾ mix ਨੀ ਕਰਨੀਆਂ grind ਹਮ mixture ਵਿੱਚ ਫ਼ੇਰ ਇਹਨੂੰ ਬਾਅਦ ਵਿੱਚ ਜਿਵੇਂ ਹੁਣ ਇਹਨੂੰ grind ਕਰਨ ਤੋਂ ਬਾਅਦ ਫ਼ੇਰ ਇਹਦੇ ਵਿੱਚ ਜਿਵੇਂ ਜ਼ੀਰਾ ਭੁੰਨਿਆ ਹੋਇਆ ਪਾਓ ਹਨਾ ਜ਼ੀਰਾ ਭੁੰਨ ਕੇ ਪਾਉਣਾ ਨਮਕ ਹਲਕਾ ਜਿਹਾ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਹਨਾ ਪਾਕੇ ਘੋਲੋ ਫ਼ੇਰ ਘੋਲਨਾ ਇਹਨਾ ਨੂੰ

ਪਾਣੀ ਦਾ ਮਤਲਬ ਕਰਕੇ ਹਨਾ

ਸਾਫ਼ ਚੰਗੀ ਤਰ੍ਹਾਂ ਤੇ ਜਦੋਂ ਆਪਾਂ ਬਣਾਉਣਾ ਤਾਂ ਵੀ ਪਾਣੀ ਹਲਕਾ ਜਾ ਮਾਰ ਕੇ ਸਾਫ਼ ਕਰਕੇ ਕਿਉਂਕਿ ਫਿਰ ਉਹਦੇ ਨਾਲ ਨਾ ਇਹ ਜਿਹੜਾ dosa ਉਹਦੀ ਪਕੜ ਸਹੀ ਰਹਿੰਦੀ ਹੈ ਨਾ ਤਾਂ ਉਹ ਨਿੱਚੇ ਲੱਗਦਾ ਨਾਲ ਹੀ ਗੈਸ ਦੀ ਜਿਹੜੀ ਆਂਚ ਹੁੰਦੀ ਆ ਉਹ normal ਰੱਖਣੀ ਆ ਪਹਿਲਾਂ ਜਦੋਂ ਆਪਾਂ ਨੇ ਉਹਦੇ ਤੇ dosa ਪਾਉਣਾ

ਹਾਂਜੀ ਤੇ ਜਦੋਂ ਆਪਾਂ ਤੇ ਕਹਿਨੇ ਹਾਂ ਡੋਸੇ ਦਾ base ਪਾ ਦੇਣਾ ਉਹਦੇ ਮਤਲਬ mixture ਏਨ mixture ਵੀ ਬੜੇ ਢੰਗ ਨਲ ਕਰਨਾ ਪੈਂਦਾ ਕਿੰਨਾ ਕੁ ਆਪਾਂ ਮਤਲਬ ਉਹਦਾ level ਆਪਾਂ ਸਾਂਭ ਸਕਦੇ ਹਾਂ ਬਹੁਤਾ ਉਹ ਪਤਲਾ ਵੀ ਨੀ ਹੋਣਾ ਚਾਹੀਦਾ ਬਹੁਤਾ ਉਹ ਗਾੜ੍ਹਾ ਵੀ ਨਹੀਂ ਹੋਣਾ ਚਾਹੀਦਾ ਅੱਛਾ ਠੀਕ ਠੀਕ ਹੋਵੇ

ਬਿਲਕੁਲ ਵੀ ਨੀ ਜੀ ਪਾਣੀ ਬਿਲਕੁਲ ਵੀ ਨੀ ਆਪਾਂ ਤੇ ਜਿਆਦਾ ਵੀ ਨੀ ਪਾਉਣਾ ਤੇ ਘੱਟ ਵੀ ਨੀ ਪਾਉਣਾ ਮਤਲਬ ਆਪਣਾ ਦੇਖ ਕੇ ਕਰਨਾ ਵੀ ਹਾਂ ਆਪਾਂ ਕਿੰਨਾ ਕੁ ਕਰ ਸਕਦੇ ਹਾਂ ਕਿੰਨਾ ਕੁ ਸੰਭਾਲ ਸਕਦੇ ਹਾਂ

ਰੱਖਣੀ ਆ ਨਾ ਬਹੁਤੀ ਮੋਟੀ ਰੱਖਣੀ ਆ ਨਾ ਬਹੁਤੀ ਜਿਆਦਾ ਪਤਲੀ ਰੱਖਣੀ ਆ ਤੇ ਜੇ ਜਿਆਦਾ ਪਤਲਾ ਰੱਖਾਗੇ ਉਹਨੇ ਬਿਲਕੁੱਲ ਸੜ ਜਾਣਾ ਹਮ ਉਹ ਫੈਲੁਗਾ ਵੀ ਐਨ ਜਮਾ ਹੀ ਬਿਲਕੁਲ ਫੈਲੇਗਾ ਵੀ ਉਹ ਸੜੇਗਾ ਵੀ ਤੇ ਆਪਾਂ ਬਹੁਤ ਮੋਟਾ ਹੋਜੂਗਾ ਫ਼ੇਰ ਉਹ ਇੱਕ ਰੋਟੀ ਓ chapatti ਬਣਜੁਗੀ ਨਾ ਉਹ ਅੰਦਰੋਂ ਸੇਕਿਆ ਜਾਣਾ ਨਾ ਉਹ ਚੰਗੀ ਤਰ੍ਹਾਂ ਉਹਨੂੰ ਮਤਲਬ brown ਹੋਣਾ ਹਨਾ ਕੁੱਛ ਵੀ ਹੋਣਾ ਨਾ ਵਧੀਆ ਲੱਗਣਾ ਖਾਣ ਦੇ ਵਿੱਚ ਨਾ ਬਹੁਤ thin ਹੋਵੇ ਨਾ ਬਹੁਤਾ thick ਹੋਵੇ medium type ਹੋਵੇ

ਫ਼ੇਰ ਏਵੇਂ ਹੀ ਮਤਲਬ ਕਟੋਰੀ ਦੇ ਨਾਲ ਇੱਕ ਆਪਾਂ ਇੱਕ ਕਟੋਰੀ ਦਾ ਮਤਲਬ ਲੈ ਲੈਣੇ ਹਾਂ ਵੀ ਇੰਨੇ ਕੁ size ਦੀ ਕਟੋਰੀ ਦੇ ਵਿੱਚ ਪਾਕੇ ਕਿੰਨਾ ਕੁ ਆਪਾਂ ਪਾ ਸਕਦੇ ਹਾਂ ਕਿੰਨਾ ਕ ਵੱਡਾ ਤਵਾ ਆਪਣਾ ਉਹਦੇ accordingly ਹਨਾ ਉਹਦੇ ਵਿੱਚ ਪਾ ਕੇ ਤੇ ਤਵੇ ਨੂੰ ਤਵੇ ਤੇ ਫੇਲਾਉਣੇ ਆ ਉਹਨੂੰ circle ਗੋਲ ਬਣਾਕੇ ਉਹ ਕੋਲੀ ਦੇ ਉਹ base ਨਾਲ ਚੱਲਣਾ ਸਾਰਾ ਕੁੱਛ ਤਵੇ ਦੇ ਉੱਤੇ ਅੱਛਾ ਜਿਹੜਾ ਆਪਣਾ ਤੁਸੀਂ ਦੱਸਿਆ ਘੋਲ ਕਰਨਾ ਨਾ mixture ਕਰਨਾ ਉਹ ਇੱਕ side ਜਿਵੇਂ ਅੱਜਕਲ ਆਪਾਂ ਕਰਦੇ ਹਾਂ ਨਾ cake ਬਣਾਉਣ ਲੱਗਜੋ ਇੱਕੋ side ਘੁਮਾਉਂਦੇ ਹਾਂ ਏਵੇਂ ਤਾਂ ਨੀ ਅਲੱਗ ਅਲੱਗ ਘੁਮਾਈ ਜਾਣਾ ਇੱਧਰ ਉਧਰ ਨਹੀਂ ਨਹੀਂ ਨਹੀਂ ਇੱਕ side ਜਾਏਗਾ ਇਹ ਬਿਲਕੁਲ

ਬਿਲਕੁਲ ਜੀ ਬਿਲਕੁਲ ਉਹਦੇ ਨਾਲ ਹੀ ਚੱਲਣਾ ਇਹ ਅੱਛਾ ਜਿਹੜੀ ਕੋਲੀ ਤੁਸੀਂ ਕਹਿੰਦੇ ਹੋ ਕੋਲੀ ਨਾਲ ਹੀ ਕਰਨਾ ਆਪਾਂ ਉਹ

ਹਾਂਜੀ ਛੋਟੇ size ਦੀਆਂ ਹੁੰਦੀਆਂ ਨੀ ਕੋਲੀਆਂ ਮਤਲਬ ਸਭ ਤੋਂ ਛੋਟਾ ਵੀ ਨੀ ਚਾਹੀਦਾ ਸਭ ਤੋਂ ਵੱਡਾ ਵੀ ਨੀ ਚਾਹੀਦਾ

ਜਿਵੇਂ ਸੱਤ number ਵਾਲਾ number ਦੇ according ਚੱਲਦਾ ਹੁੰਦਾ one two three

ਵਾਲੀ three number ਆਲੀ ਕੋਲੀ ਦੇ ਹਿਸਾਬ ਸਿਰ ਨਾਲ ਚੱਲ ਪੈਂਦਾ ਉਹਨੂੰ ਆਰਾਮ ਨਾਲ ਘੁਮਾਈ ਜਾਣੇ ਆਂ ਜਦੋਂ ਤਵੇ ਤੇ ਪਾਉਣੇ ਹਾਂ ਕੋਲੀ ਨਾਲ ਹਨਾ

ਅੱਛਾ ਕਈ ਹੁੰਦਾ ਆਪਾਂ ਉਹਦੇ ਨਾਲ ਵੀ ਕਰ ਦਿੰਦੇ ਹੁੰਦੇ ਆਂ ਜਿਵੇਂ plain ਅਮ ਪਲਟਾ ਹੁੰਦਾ ਪਲਟੇ ਦੇ ਨਾਲ ਵੀ ਆਪਾਂ ਤਵੇ ਤੇ ਫੈਲਾ ਲੈਂਦੇ ਹਾਂ

ਨੀ ਦੇਖਣਾ ਆਪਾਂ ਕੋਲੀ ਉੱਪਰ ਨੂੰ ਏਵੇਂ ਪਾਉਣਾ ਹਨਾ ਤਾਂਕਿ ਫੈਲ ਜਾਵੇ ਉੱਤੇ

ਪਤਲਾ ਰੱਖਣਾ ਨਾ ਬਹੁਤਾ ਮੋਟਾ ਰੱਖਣਾ ਅੱਛਾ ਜੀ ਹਾਂਜੀ ਹਾਂ circle ਦੇ ਲਈ ਜਿਵੇਂ circle ਤਾਂ ਪਤਾ ਹੁਣ ਦੇਖੋ ਆਪਾਂ ਘਰਦੇ ਵਿੱਚ ਜਿਆਦਾ ਵੱਡਾ ਤਵਾ use ਨੀ ਕਰਦੇ ਹਨਾ

ਤੇ ਬੱਸ ਉਵੇਂ ਹੀ round round ਕਰੀ ਜਾਣਾ ਤੇ ਉਹਦੇ ਉੱਤੇ ਫ਼ੇਰ ਜਦੋਂ ਹਲਕਾ ਗੈਸ ਹੋਲੀ ਕਰ ਦੇਣੀ ਜਦੋਂ ਆਪਾ ਹਨਾ ਡੋਸੇ ਦਾ base ਪਾਉਣੇ ਹਾਂ

ਵੀ ਉਹਦਾ ਬਿਲਕੁਲ flame low ਕਰ ਦੇਣਾ ਫ਼ੇਰ ਉਹਦੇ ਤੇ ਜਿਵੇਂ ਆਪਾਂ ਮੱਖਣ cheese VEG ਹਨਾ vegetables ਜਿਵੇਂ potato's ਵਗੈਰਾ potato's ਵਗੈਰਾ ਬਣਾ ਕੇ ਉਹਨੂੰ ਹਲਕਾ ਜਾ ਤੜਕਾ ਲਗਾ ਕੇ ਉਹ fry ਅਮ ਮਤਲਬ ਭੁੰਨੇ ਮਤਲਬ potato cheese ਵਗੇਰਾ ਪਾ ਕੇ ਫ਼ੇਰ ਉਹਨੂੰ ਹਲਕਾ ਹਲਕਾ round ਕਰਨਾ ਸ਼ੁਰੂ ਕਰਨਾ ਡੋਸੇ ਨੂੰ

ਪਲਟੇ ਨਾਲ ਥੋੜਾ ਥੋੜਾ ਚੱਕਣਾ ਸ਼ੁਰੂ ਕਰ ਦੇਣਾ ਫ਼ੇਰ ਉਹ ਹਲਕਾ ਹਲਕਾ ਜਾ ਉੱਠ ਜਾਣਾ ਫ਼ੇਰ ਉਹਨੂੰ round ਕਰਕੇ ਆਪਣਾ dosa ready ਤੇ ਜਿਹੜੀ ਤੇਲ ਜਾਂ ਘੀ ਜੋ ਵੀ ਤੁਸੀਂ ਕਹਿਣੇ ਉਹ ਮਤਲਬ ਕੀ ਉਹ ਕਿੰਨਾ ਕੁ ਬਹੁਤਾ ਜਿਆਦਾ ਪਾਉਣਾ ਨਿੱਚੇ ਤਵੇ ਤੇ ਆਪਾਂ ਜੀ ਨਹੀਂ ਫੇਰ ਉਹ ਤਾਂ ਫੈਲੀ ਜਾਣਾ ਜੇ ਆਪਾਂ ਜਿਆਦਾ ਪਾਉਗੇ ਹਨਾ ਹਾਂਜੀ ਉਹ ਮਤਲਬ brush ਦੇ ਨਾਲ ਬੱਸ just ਆਪਾਂ ਉਹਨੂੰ ਉਹ ਕਰਨਾ ਬੱਸ

ਪਕੜ ਵੀ ਰਹੇ ਤਵੇ ਤੇ ਹਲਕਾ ਜਾ ਰਹੇ ਵੀ ਏਵੇਂ ਹੈ ਨਾ ਜੇ ਆਪਾਂ ਸੁੱਕਾ ਰੱਖਾਗੇ ਫ਼ੇਰ ਉਹਨੇ ਚਿਪਕਿਆ ਰਹਿਣਾ ਉਹਦੇ ਨਾਲ

ਉਤਰਨਾ ਨੀ ਉਹ ਤਾਂ ਤਵੇ ਤੋਂ

ਇਹਦੇ ਨਾਲ ਚਟਨੀ ਵੀ ਨਾਰੀਅਲ ਦੀ ਬਣਾਈ ਆ ਤੁਸੀਂ

ਹਾਂਜੀ ਹਾਂ ਚਟਨੀ ਸਾਂਬਰ ਆਪਾਂ ਡੋਸੇ ਦੇ ਨਾਲ ਸਾਂਬਰ ਵੀ ਆਪਾਂ

ਜੀ ਜੀ ਬਿਲਕੁੱਲ ਆਪਾਂ ਘਰੇ ਹਰ ਇੱਕ ਚੀਜ਼ ਆਪਾਂ ਜਿਆਦਾਤਰ ਘਰੇ ਹੀ ਬਣਾਉਣੇ ਹਾਂ ਕਿਉਂ ਬਾਹਰਲੀਆਂ ਚੀਜ਼ਾਂ ਦੇਖੋ ਪਤਾ ਨੀ ਕੈਸਾ ਹੁੰਦਾ ਤੇਲ ਵਗੈਰਾ ਕੀ ਹੁੰਦਾ ਉਹ use ਕਰਦੇ ਨੇ ਜਿਵੇਂ ਸਾਨੂੰ ਮਤਲਬ ਆਪਾਂ ਖਾਈ ਜਾਣੇ ਹਾਂ ਏਵੇਂ problems ਹੁੰਦੀਆਂ ਨੇ infection ਜਿਆਦਾ ਹੋ ਰਹੀ ਹੈ ਅੱਜਕਲ ਤਾਂ ਵੈਸੇ ਵੀ ਬਹੁਤ ਜਿਆਦਾ infections ਹੋਈ ਪਈ ਐ

but ਹੁਣ ਦੇਖੋ ਕੋਈ person ਕਿਵੇਂ ਦਾ ਹਨਾ ਕਿਵੇਂ ਕੰਮ ਕਰ ਰਹੇ ਨੇ ਉਹ ਬਾਹਰ ਕਿੰਨੇ ਉਹ quantity ਦੇ ਵਿੱਚ ਲੋਕ ਖਾ ਰਹੇ ਨੇ ਉਹ ਭਾਂਡਿਆਂ ਦੇ ਵਿੱਚ ਹਨਾ ਤੇ ਇਸ ਲਈ ਆਪਾਂ ਜਿੰਨਾ ਹੋ ਸਕਦਾ ਅਸੀਂ ਘਰੇ ਹੀ ਮਤਲਬ home made ਹੀ ਰੱਖਦੇ ਹਾਂ

ਬਾਹਰਲੀਆਂ ਚੀਜ਼ਾਂ ਦੀ ਘੱਟ ਤੇ ਆਪਾਂ ਘਰੇ ਜਿਆਦਾ ਕੀਤਾ ਹੋਇਆ ਖਾਣ ਨੂੰ ਨਹੀਂ ਬਹੁਤ ਵਧੀਆ ਫ਼ੇਰ

ਤੇ ਇਸ ਲਈ ਆਪਾਂ ਘਰੇ ਹੀ ready ਕਰ ਲੈਂਦੇ ਹਾਂ ਸਾਂਬਰ dosa ਨਾਰੀਅਲ ਦੀ ਚਟਨੀ ਸਭ ਕੁੱਛ ਆਪਾਂ ਘਰੇ ਹੀ ਬਣਾ ਲਈਦਾ ਅੱਛਾ ਤੇ ਨਾਰੀਅਲ ਦੀ ਚਟਨੀ ਕਿੱਦਾਂ ਬਣਾਉਂਦੇ ਓ ਜਿਵੇਂ ਆਪਾਂ ਨਾਰੀਅਲ ਨੂੰ ਕੱਦੂ ਕਸ਼ ਕਰਕੇ ਹਨਾ ਹਾਂਜੀ ਉਹ ਸੁੱਕਾ ਨਾਰੀਅਲ ਜਿਹੜਾ ਹੁੰਦਾ ਆਪਾਂ ਨੂੰ ਮਿਲਦਾ ਹਾਂਜੀ ਹਾਂ ਫ਼ੇਰ ਇੱਕ cup ਉਹਨੂੰ ਦੁੱਧ ਵਿੱਚ ਪਾ ਕੇ boil ਕਰਨਾ ਉਹ ਨਾਰੀਅਲ ਨੂੰ ਹਾਂਜੀ ਜਦ ਤੱਕ ਉਹ ਸੁੱਕੇ ਨਾ ਬਿਲਕੁਲ means ਜਿਹੜਾ ਤੁਸੀਂ ਕਹਿਣੇ ਉਹ ਕੱਦੂ ਕਰਨਾ ਉਹ ਕੱਦੂ ਕਸ਼ ਕਰਨਾ ਪੈਂਦਾ ਨਾਰੀਅਲ ਬਿਲਕੁਲ ਜੀ ਬਿਲਕੁਲ ਪਹਿਲਾਂ ਨਾਰੀਅਲ ਨੂੰ ਆਪਾਂ ਕੱਦੂ ਕਸ਼ ਕਰਾਂਗੇ ਉਹ ਕਾਫੀ ਬਰੀਕ ਨਿਕਲੁਗਾ ਤਾਂਹੀਂ ਅੱਗੇ ਹਨਾ ਆਪਾਂ ਉਹਨਾ ਨੂੰ ਅਮ ਦੁੱਧ ਦੇ ਵਿੱਚ ਕਰ ਸਕਦੇ ਹਾਂ boil ਹਾਂ ਦੁੱਧ ਕਿੰਨਾ ਕੁ ਪਾਉਣਾ ਉਹਦੇ ਵਿੱਚ

ਅੱਛਾ ਇੱਕ cup ਦੁੱਧ ਦੇ ਵਿੱਚ ਜਿੰਨਾ ਮਰਜੀ ਨਾਰੀਅਲ ਹੋਵੇ ਆਪਣਾ

ਉਹ ਛੋਟਾ ਜਿਹੜੇ ਹੁੰਦੇ ਨੀ bone china ਵਾਲੇ

ਜੀ ਬੱਸ ਉਹ ਫ਼ੇਰ ਉਹਨੂੰ ਰਾਈ ਤੇ ਨਮਕ ਦਾ ਮਿਰਚ ਦਾ ਹਨਾ ਤੜਕਾ ਮਿਰਚ ਵੀ ਆਪਾਂ ਜਿਹੜੀਆਂ ਹੁੰਦੀਆਂ ਲਾਲ ਮਿਰਚਾਂ

ਹਾਂਜੀ ਉਹਨਾ ਦਾ ਤੜਕਾ ਲਾ ਕੇ ਫ਼ੇਰ ਨਾਰੀਅਲ mix ਕਰ ਲਈਦਾ

ਹਾਂਜੀ ਹਾਂ ਫ਼ੇਰ ਉਹਨੂੰ ਨਾਰੀਅਲ ਨੂੰ mix ਕਰਕੇ ਫ਼ੇਰ ਬੱਸ ਆਪਣੀ ਚਟਨੀ ready ਅੱਛਾ ਹਮ ਉਹ ਤਾਂ ਸੋਖੀ ਓ ਹੈ ਹੋਊਗੀ ਹਾਂ ਬੱਸ ਇਹ ਹੈ ਥੋੜੀ ਮਿਹਨਤ ਹੀ ਜਾਂਦੀ ਹੈ ਜਦੋਂ ਆਪਾਂ ਸਾਂਬਰ ready ਕਰਦੇ ਹਾਂ ਜਾਂ ਨਾਰੀਅਲ ਦੀ ਚਟਨੀ ਕਰਦੇ ਹਾਂ ਹਨਾ

ਸਾਂਬਰ ਦੇਖੋ ਆਪਾਂ ਬਣਾਉਣੇ ਹਾਂ ਹਰ ਹਰ ਦੀ ਦਾਲ ਹੁੰਦੀ ਨੀ

ਹਾਂ ਹਰ ਹਰ ਦੀ ਦਾਲ ਦੇ ਵਿੱਚ ਆਪਾਂ ਸਬਜੀਆਂ ਪਾਲੋ vegetables

ਹਾਂ ਬਹੁਤ ਜਿਆਦੇ ਤੇ ਆਪਾਂ ਸਬਜੀਆਂ ਤਾਂ ਆਲੂ ਪਾਲੋ ਹਨਾ ਆਪਣਾ ਬੈਂਗਣ ਪਾਲੋ

ਜਿੱਦਾਂ ਆਪਾਂ ਸਾਰੇ ਖਾ ਸਕਦੇ ਆ ਹਨਾ ਉਹ ਪਾਕੇ ਬੜਾ ਮਤਲਬ ਵਧੀਆ ਤੇ ਨਮਕ ਮਿਰਚ ਹਲਦੀ ਪਾਕੇ ਇਹਨੂੰ ਪਹਿਲਾਂ ਚੰਗੀ ਤਰ੍ਹਾਂ boil ਕਰੋ

ਪਹਿਲਾਂ ਸਬਜੀਆਂ ਵਗੈਰਾ ਵੀ ਧੋ ਕੇ ਫ਼ੇਰ ਉਹ ਪਾ ਕੇ ਫ਼ੇਰ ਇਹਨੂੰ boil ਕਰਕੇ ਫ਼ੇਰ ਇਹਨੂੰ ਵੀ ਜਦੋਂ ਆਪਣੀ ਇਹ ਬਣ ਜਾਂਦੀ ਆ ਦਾਲ ਇਹ ਬਹੁਤੀ ਗਾੜੀ ਨੀ ਬਣਾਉਣੀ

ਹਾਂਜੀ ਤੇ ਫ਼ੇਰ ਇਹਨੂੰ ਆਪਾਂ ਜਦੋਂ ਥੋੜਾ ਪਾਣੀ ਜਿਆਦਾ ਹੀ ਰੱਖਣਾ quantity ਦੇ ਵਿੱਚ

ਜੀ ਜੀ ਜੀ ਤੇ ਫ਼ੇਰ ਇਹਨੂੰ ਪਾਣੀ ਮਤਲਬ ਜਿਆਦਾ ਰੱਖਣ ਨਾਲ ਇਹ ਹੁੰਦਾ ਵੀ ਬਾਅਦ ਵਿੱਚ ਜਦੋਂ ਆਪਣੀ ਪੂਰੀ ਦਾਲ ਪੱਕ ਜਾਂਦੀ ਹੈ ਜਾਂ ਸਬਜੀਆਂ ਵੀ ਪੱਕ ਜਾਂਦੀਆਂ ਨੇ

ਤੇ ਇਹ ਆਪਾਂ ਨਾ ਫ਼ੇਰ blend ਕਰਨਾ

ਹਾਂਜੀ ਕੀ ਥੋੜਾ ਸਬਜੀਆਂ ਦਾ ਵੀ taste ਰਹੇ ਸਬਜੀਆਂ ਪਤਾ ਵੀ ਲੱਗਦੀਆਂ ਨੇ ਤੇ ਵੀ ਇਹ ਦਾਲ ਦਾਲ ਤਾਂ ਬਿਲਕੁਲ ਨੀ ਪਤਾ ਲੱਗਦਾ ਹੁੰਦਾ blend ਕਰਨ ਨਾਲ ਥੋੜਾ ਸੂਪ type ਬਣ ਜਾਂਦੀ ਹੈ

ਬਾਅਦ ਵਿੱਚ ਉਹਨੂੰ ਆਪਾਂ ਪਿਆਜ ਵਗੈਰਾ ਰਾਈ ਦਾ ਤੜਕਾ ਲਾਉਣਾ ਟਮਾਟਰ ਰਾਈ ਦਾ

ਹਾਂਜੀ ਹਾਂ ਜ਼ੀਰਾ ਰਾਈ ਹਿੰਗ ਟਮਾਟਰ

ਹਾਂਜੀ ਬਾਅਦ ਚ ਉਸ ਤੋਂ ਬਾਅਦ ਤੜਕਾ ਲਾਉਣਾ ਉਹਦਾ

ਦਾਲ ਆਪਣੀ ਥੋੜੀ ਜੀ ready ਹੋਗੀ ਪਤਲੀ ਜੀ ਰੱਖਣੀ ਆ blend ਕਰਲੀ ਆਪਾਂ ਦਾਲ ਹਨਾ ਸਾਂਬਰ ਬਣ ਗਿਆ ਸਾਂਬਰ ਬਣਨ ਤੋਂ ਬਾਅਦ ਇਹਨੂੰ ਤੜਕਾ ਲਾਉਣਾ ਫ਼ੇਰ ਇਹ ਆਪਣਾ ਸਾਂਬਰ ready ਹੋਜੂਗਾ ਫ਼ੇਰ ਤੁਸੀਂ ਡੋਸੇ ਨਾਲ plus ਸਾਂਬਰ plus

ਜੀ ਇਹ ਆਪਣਾ dosa ready ਤੇ bread pizza ਬਣਾਇਆ ਤੁਸੀਂ ਹਾਂਜੀ ਹਾਂ bread pizza ਵੀ ਬਣਾਇਆ